ਆ ਤਾਂ ਮੁੜ ਕੇ ਉਹੀ ਚੀਜ਼ ਰਹੀ ਹੈ ਜੀ ਇਹ ਤਾਂ ਹੈਗੀ ਗੱਲ ਵੀ ਪੁਰਾਣਾ ਤਾਂ ਨਾ hello

ਆਵਾਜ ਬੰਦ ਹੋ ਗਈ ਸੀਗੀ ਹਾਂ ਵਿੱਚ ਨੂੰ ਬੰਦ ਹੋ ਗਈ ਸੀ ਥੋੜੀ ਜਿਹੀ ਹਾਂ ਚੱਲ ਕੋਈ ਨਾ

ਉਹੀ ਹੈ ਬੱਸ ਵਧੀਆ time ਵਧੀਆ ਸੀ ਉਹ

ਪੁਰਾਣਾ ਉਹਦੇ ਚ ਰੋਟੀ ਵੀ ਥੱਲੇ ਬਹਿ ਕੇ ਖਲਾਊਂਦੇ ਸੀ ਬਰਾਤਾਂ ਨੂੰ ਵੀ ਬਰਾਤ ਤਾਂ ਕਹਿੰਦੇ ਪੁਰਾਣੇ time ਚ ਚਾਰ ਚਾਰ ਦਿਨ ਤਾਂ ਬਰਾਤ ਬੈਠੀ ਰਹਿੰਦੀ ਸੀਗੀ

ਹਾਂ ਦੇਖੇ ਨੇ

ਸਵੇਰੇ ਇੱਕ system ਸੀਗਾ ਬਰਾਤ ਪਹੁੰਚ ਜਾਣੀ ਜੰਝ ਘਰ ਚ

ਉਹ ਤੋਂ ਬਾਅਦ ਫ਼ਿਰ ਬੰਦਾ ਆਉਂਦਾ ਤਾ ਵੀ ਆਜੋ ਜੀ ਚਾਹ ਲੱਗ ਗਈ ਫ਼ਿਰ ਸਾਰੀ ਬਰਾਤ ਇੱਕਠੀ

ਦੇਖੋ ਕਿੰਨਾ ਵਧੀਆ ਫ਼ੇਰ ਚਲੋ ਜੀ ਹੁਣ ਅਹ ਲਾੜੇ ਨੂੰ ਲੈ ਚੱਲੋ ਜੀ ਮੁੰਡੇ ਨੂੰ ਕਾਕੇ ਨੂੰ ਗੁਰੂਦਵਾਰਾ ਸਾਹਿਬ

ਉਹਤੋਂ ਬਾਅਦ ਬਾਕੀ ਖਾਣ ਪੀਣ ਵਾਲੇ ਜੰਝ ਘਰ ਦੇ ਵਿੱਚ ਉਹ ਆਪਣਾ ਖਾਣ ਪੀਣਾ ਉਹਨਾ ਨੇ ਫ਼ੇਰ ਦੇਖੋ ਜੀ ਉਹ ਤੋਂ ਬਾਅਦ ਫ਼ੇਰ ਆਨੰਦ ਹੋ ਕੇ ਆ ਗਿਆ ਮੁੰਡਾ ਫ਼ੇਰ ਕਹਿ ਫ਼ੇਰ ਸੁਨੇਹਾ ਆਉਣਾ ਵੀ ਚਲੋ ਜੀ ਰੋਟੀ ਲੱਗ ਗਈ ਫ਼ੇਰ ਰੋਟੀ ਖਾਣ ਜਾਣਾ hello hello

ਹਾਂਜੀ ਸਤਿ ਸ਼੍ਰੀ ਅਕਾਲ ਜੀ ਅਹ mam ਮੈਂ ਤੁਹਾਡੀ ਕਿਸ ਤਰ੍ਹਾਂ ਦੀ ਮਦਦ ਕਰ ਸਕਦੀ ਹਾਂ ਕੀ problem ਆਈ ਹੈ mam ਤੁਹਾਡੇ ਕੋਲ mam ਕੱਲ ਮੈਂ mixer grinder ਮੰਗਵਾਇਆ ਸੀ ਤੇ ਅੱਜ morning ਵਿੱਚ ਮੇਰੇ ਘਰ ਆਇਆ ਹੈ ਤੇ ਮੈਂ ਉਹਨੂੰ ਘਰ ਆਇਆ ਉਹ ਜਿਸ time ਆਇਆ ਮੈਂ ਉਸ time ਘਰ ਨਹੀ ਸੀ ਤੇ ਮੈਂ ਜਿਸ time ਘਰ ਆਈ ਤੇ ਉਹਨੂੰ ਖੋਲਿਆ unbox ਕੀਤਾ ਤੇ ਉਹਨੂੰ ਮੈਂ ਚਲਾ ਕਿ ਦੇਖਿਆ ਤੇ ਉਹ ਚੱਲਿਆ ਨੀ ਉਹਦੇ ਖਰਾਬ ਜੇ ਹੋਗੇ ਆ ਤੇ ਕਾਫ਼ੀ try ਕੀਤਾ ਮੈਂ ਦਿਖਿਆ ਮਗਰ ਉਹ ਚੱਲ ਨੀ ਪਾਇਆ ਤੇ ਕਰਕੇ ਮੈਂ ਇਹਨੂੰ ਉਹ complaint ਲਖਾਈ ਹੈ ਉਸ mixer grinder ਦੀ ਤੇ behalf ਤੇ ਤੁਹਾਡੇ ਨਾਲ ਗੱਲ ਕਰਨੀ ਸੀ

ਮੈਂ ਤੁਹਾਨੂੰ ਵਿੱਚ ਰੋਕ ਰਹੀ ਹਾਂ mam ਮੈਂ ਤੁਹਾਡੇ ਕੋਲੋਂ ਨਾ ਕੁਛ ਦੋ ਤਿੰਨ step ਪੁੱਛਨੇ ਨੇ ਕਿਆ ਤੁਸੀਂ ਮੈਨੂੰ ਦੱਸੋੰਗੇ

ਤੁਸੀਂ ਜਿਸ time mam mixer grinder ਚਲਾਇਆ ਸੀ ਉਹਨੂੰ ਤੁਸੀਂ ਪੂਰੀ ਤਰ੍ਹਾਂ connect ਕੀਤਾ ਸੀ ਹਾਂਜੀ ਹਾਂਜੀ mam ਮੈਂ ਉਹਨੂੰ ਪੂਰਾ connect ਕਿਤਾ ਹੈ ਤੇ

mam ਪੂਰਾ connect in the sense actually ਕੀ ਹੈ ਨਾ ਅੱਜਕਲ ਜਿਹੜੇ mixer grinder ਆ ਰਹੇ ਨੇ ਉਹ ਥੋੜੇ ਅਲੱਗ ਤਰੀਕੇ ਨਾਲ ਆ ਰਿਹਾ technique ਜਿਹੜੀ ਹੈ ਨਾ ਥੋੜੀ change ਹੋਗੀ ਹੈ ਪਹਿਲੇ ਕੀ ਹੁੰਦਾ ਸੀ ਅਸੀਂ just mixer grinder ਜਾ ਜੋ jar ਹੁੰਦਾ ਸੀ ਉਹ mixer ਉੱਤੇ ਰੱਖਦੇ ਸੀ ਤੇ ਚੱਲ ਜਾਂਦਾ ਸੀ mam ਤੁਸੀਂ ਕਿਆ ਇੱਕ ਵਾਰੀ check ਕਰ ਸਕਦੇ ਹੋ ਅਗਰ ਤੁਹਾਡਾ grinder ਬਾਹਰ ਹੀ ਹੈਗਾ ਤੇ ਤੁਸੀਂ ਇੱਕ ਵਾਰੀ ਇਹਨੂੰ check ਕਰ ਸਕਦੇ ਹੋ ਜਿਸ time ਤੁਸੀਂ jar ਲਗਾਉਂਦੇ jar ਲਗਾਉਣ ਦੇ ਬਾਅਦ ਉਹਨੂੰ ਅਸੀਂ ਘੁਮਾਨੇ ਆ ਨਾ ਘੁਮਾਉਣ ਦੇ ਬਾਅਦ ਉਹ proper click ਦੀ ਆਵਾਜ ਦਿੰਦਾ

ਹਾਂਜੀ mam sure mam ਮੈਂ kitchen ਚ ਹੈਗੀ ਆਂ ਤੁਸੀਂ ਇੱਕ second ਅਹ ਇਕ second ਲਈ ਰੁਕੋ ਮੈਂ ਉਹਨੂੰ ਦੁਬਾਰਾ ਚਲਾ ਕਿ ਦੇਖਦੀ ਹਾਂ

ਹਾਂਜੀ mam ਮਾਈ ਦੇਖ ਲਿਆ ਚਲਾ ਕੇ ਉਹਨੂੰ ਮੈਂ ਪੂਰਾ ਅੱਛੀ ਤਰ੍ਹਾਂ click ਦੀ ਆਵਾਜ ਚ ਵੀ ਪੂਰਾ ਕੀਤਾ ਹੈ ਉਹਨੂੰ start ਕੀਤਾ ਹੈ ਲੇਕਿਨ ਉਹਦੇ blade ਜਾਮ ਹੋ ਚੁੱਕੇ ਨੇ

ਕੀ ਹੋ ਸਕਦਾ ਕੀ ਉਹਨੂੰ return ਚਾਹੀਏ ਨਾ exchange ਕਰਨਾ ਚਾਹੀਏ ਉਹਨਾ ਦੀ ਕੀ polices ਨੇ

ਤੇ ਮੈਂ ਮਾਫ਼ੀ ਮੰਗਦੀ ਹੈ ਕੀ ਤੁਸੀਂ ਨਵਾਂ jar ਮੰਗਵਾਇਆ

ਨਵਾਂ piece ਚਾਹੁੰਦੇ ਹੋ ਅਸੀਂ ਉਹ ਤੁਹਾਨੂੰ available ਕਰਵਾ ਦਵਾਂਗੇ

actually mam ਮੈਨੂੰ ਜਰੂਰਤ ਹੈ mixer grinder ਦੀ ਤੇ ਮੈਂ ਤਾਂ ਇਹੀ ਚਾਹਵਾਂ ਗਈ ਕੀ ਮੈਂ ਉਹ return ਅੱਛੀ ਤਰਾਂ ਤਰੀਕੇ ਨਾਲ ਹੋਜੇ ਤੇ ਮੈਂ exchange ਕਰਕੇ ਨਵਾਂ ਮਨਵਾਉਣ

actually ਉਹਦੇ ਵਿੱਚ ਥੋਨੂੰ return ਕਰਨ ਦੀ ਲੋੜ ਨਹੀ ਹੈ ਤੁਹਾਡੇ ਕੋਲ exchange offer ਹੈ ਤੁਸੀਂ ਸਾਨੂੰ ਕਹੋਗੇ ਕੀ ਮੇਰਾ exchange ਕਰ ਦਿਓ exchange ਕਰ ਦਿਓ ਉਹਦਾ process ਫ਼ੇਰ ਅਸੀਂ follow ਕਰਾਂਗੇ ਉਹ ਤੁਹਾਡਾ mixer grinder ਜਿਹੜਾ ਹੈ ਥੋਨੂੰ ਨਵਾ ਅਜੇਗਾ ਨਵਾਂ ਅਸੀਂ pack ਥੋਨੂੰ ਭੇਜਦਾ ਗੇ ਉਹ ਥੋੜਾ ਪੁਰਾਨ pack ਹੈ ਉਹ ਅਸੀਂ ਲੈ ਲਵਾਂਗੇ ਤੇ mam ਮੈਂ ਇਸ ਚੀਜ਼ ਵਾਸਤੇ ਨਾ ਤੁਹਾਡੇ ਕੋਲੋਂ ਕੁਛ ਮਤਲਬ information ਚਾਹੁੰਦੀ ਹਾਂ ਕੀ ਤੁਸੀਂ ਮੈਨੂੰ information provide ਕਰਵਾਦੋਗੇ ਹਾਂਜੀ ਹਾਂਜੀ mam ਇਸ time ਮੈਂ free ਹਾਂ ਤੁਸੀਂ ਪੁੱਛ ਸਕਦੇ ਹੋ ਕੁਝ ਵੀ mam ਮੈਂ ਤੁਹਾਡੇ product ਦੇ ਬਾਰੇ ਚ information ਹੈਗੀ ਹੈ first of all mam ਤੁਸੀਂ ਮੈਨੂੰ ਆਪਣਾ ਇਹਦਾ ਜਿਹੜਾ product ਥੋਡੇ ਕੋਲ ਆਇਆ ਹੈ ਉਹਦਾ product ID means ਜੋ ਤੁਹਾਡੇ ਕੋਲ delivery ਆਈ ਹੈ invoice ਦੇ ਉੱਤੇ ਇੱਕ product ID ਹੁੰਦੀ ਹੈ ਮੈਨੂੰ ਉਹ ਦੇ ਸਕਦੇ ਹੋ ਹਾਂਜੀ ਉਹ ਮੈਂ ਤੁਹਾਡੇ whatsapp ਤੇ send ਕਰ ਦਵਾਂਗੀ

whatsapp ਤੇ ਨੀ ਤੁਸੀਂ ਮੈਨੂ just ਹੁਣੇ ਬੋਲ ਦਿਓ ਕੀ ਮੈਂ ਤੁਹਾਡੀ complaint raise ਕਰ ਦਵਾਂ

ਉਹਦੀ ਇਕ ਮਿੰਟ ਜਰਾ ਮੈਂ ਦੇਖਦੀ ਹਾਂ ਕੀ ID ਹੈ

ਉਹਦੀ ID ਹੈਗੀ ਹੈ

three one ਅਮ mam ਮੈਂ repeat ਕਰ ਰਹੀ ਹਾਂ five two three one

ਠੀਕ ਹੈ mam ਇੱਕ minute ਜਰਾ ਮੈਂ ਤੁਹਾਡੇ complaint ਮਤਲਬ ਤੁਹਾਡੀ ID ਪਾ ਕੇ ਦੇਖਲਾ ਜਰਾ ਇੱਕ ਮਿੰਟ product ਦੇ ਬਾਰੇ

ਅਹ mam ਮੈਂ ਪਾਇਆ ਹੈ ਤੁਹਾਡਾ number ਤੇ ਇਹ mam ਹਰਵਿੰਦਰ ਕੌਰ ਦੇ ਨਾਮ ਤੇ ਅਹ ਹੈ

ਤੇ mam ਇਸ ਤਰ੍ਹਾਂ ਹੈ or mam ਤੁਹਾਡਾ address ਹੁੱਡਾ ਦਾ ਹੈ ਨਾ ਹਾਂਜੀ ਹਾਂਜੀ ਹੁੱਡਾ ਦਾ address ਮੇਰਾ

ਸਾਡੇ ਵੱਲੋਂ ਇੱਕ delivery boy ਆਇਗਾ ਜਿਹਨੇ mam ਤੁਹਾਨੂੰ ਦਿੱਤਾ ਉਹ ਵਾਲਾ ਨੀ ਜਿਹੜਾ ਤੁਹਾਡੇ ਘਰ ਦੇਕੇ ਗਿਆ ਉਹ ਨੀ ਇੱਕ ਦੁਰਾ delivery boy ਆਇਗਾ ਉਹ ਤੁਹਾਡੇ ਕੋਲੋਂ ਨਾ mixer grinder ਲੇਲੇਗਾ

ਉਹਦੇ ਬਦਲੇ ਤੁਹਾਨੂੰ ਦੁੱਜਾ mixer grinder same ਹੀ model ਦਾ ਨਹੀ ਨਹੀ mam ਮੈਂ ਤੁਹਾਨੂੰ sorry disturb ਕਰ ਰਹੀ ਹਾਂ ਮੈਨੂੰ ਨਾ ਇੱਕ ਇਹ ਤਾਂ ਹੈਗਾ ਸੀ simple mixer grinder ਮਗਰ ਮੈਨੂੰ ਮੈਂ ਚਾਹ ਰਹੀ ਹਾਂ ਕੀ ਮੇਰਾ ਉਹਦੇ ਨਾਲ juicer ਵੀ ਹੋਏ ਤੇ mam ਫ਼ੇਰ ਇਸ ਤਰਾਂ ਹੈਗਾ ਤੁਹਾਡੇ ਨਾ exchange ਦਾ offer ਨਹੀ ਪੈ ਪਾਇਗਾ ਕਿਉਂਕਿ ਦੇਖੋ ਜੋ exchange ਦਾ ਮਤਲਬ ਹੁੰਦਾ ਹੈ ਉਹ ਹੁੰਦਾ ਹੈ ਉਹ ਹੁੰਦਾ ਹੈ ਕੇ ਜੋ ਤੁਸੀਂ ਮੰਗਵਾਇਆ ਹੈ ਓਹੀ ਚੀਜ਼ ਓਹੀ model ਜਿਹੜਾ ਹੈ ਉਹ change ਹੋ ਕੇ ਨਵਾਂ model ਆਏਗਾ ਅਗਰ ਤੁਸੀਂ juicer mixer ਵਾਲਾ ਚਾਹੁੰਦੇ ਹੋ ਨਾ

ਇਹ ਆਪਣਾ order cancelਕਰਕੇ ਨਾ ਦੂਸਰਾ order ਪ੍ਲਾਕੇ ਕਰਨਾ ਪਵੇਗਾ ਤੇ ਤੁਹਾਡਾ ਜਿਹੜਾ ਇਹ order ਜਿਹੜਾ ਆਇਆ ਸੀ ਨਾ ਉਹ amount ਥੋਨੂੰ refund ਹੋਜੇਗਾ mam ਠੀਕ ਅਹਿ ਫ਼ੇਰ ਮੈਨੂੰ ਨਾ juicer ਵਾਲਾ ਚਾਹੀਦਾ ਸੀ ਜੇ ਅਗਰ ਤੁਸੀਂ ਉਹ ਉਹ system ਬਣਾ ਸਕਦੇ ਹੋ ਅਗਰ ਮੇਰਾ ਮੈਨੂੰ ਇਹੀ company ਦਾ ਤੇ with juicer ਤੇ ਉਹ ਵਾਲਾ ਮੈਨੂੰ ਜੇ send ਕਰ ਸਕਦੇ ਹੋ ਉਹ ਉਹ ਥੋੜੀ ਬੜੀ ਮੇਹਰਬਾਨੀ ਹੋਵੇਗੀ mam ਇਸ ਤਰ੍ਹਾਂ ਮੈਂ ਨਾ ਆਪਣੇ manager ਕੋਲੋਂ ਇੱਥੇ ਪੁੱਛ ਲੈਣੀ ਹਾਂ ਇਸ ਤਰ੍ਹਾਂ ਅਸੀਂ ਕਰ ਸਕਦੇ ਹਾਂ ਕੀ ਨਹੀ ਮੈਨੂੰ ਸਿਰਫ ਤੁਸੀਂ ਦੋ minute ਦਾ time ਦਿਓ mam

hello

ਅਮ mam ਮੈਂ ਨਾ confirm ਕੀਤਾ ਆਪਣੇ manager ਕੋਲੋਂ ਤੇ ਉਹ ਮੈਨੂੰ ਕਿਹ ਰਹੇ ਨੇ ਵੀ ਇਸ ਤਰ੍ਹਾਂ ਨਹੀਂ ਹੋ ਕਦਾ ਕਿਉਂਕੀ mam ਤੁਹਾਡੀ ਇਹਦੇ ਵਿੱਚ problem ਆਈ ਤੁਹਾਨੂੰ ਨਾ ਇਹ ਵਾਲਾ ਜਿਹੜਾ mixer grinder ਹੈ ਨਾ

ਇਹ ਸਾਡੀ online delivery ਉਹ੍ਤੇ ਹੀ ਤੁਸੀਂ ਜਾ ਕੇ mam same company ਦਾ juicer ਵਾਲਾ mixer grinder chose ਕਰਕੇ ਉਹਨੂੰ order ਕਰ ਸਕਦੇ ਹੋ ਠੀਕ ਹੈ mam ਇਹ ਫ਼ੇਰ ਮੈਨੂੰ return ਵਿੱਚ ਪਾਉਣਾ ਪਵੇਗਾ

ਉਹ ਤੁਹਾਡੇ wallet ਵਿੱਚ ਵਾਪਿਸ return ਹੋਜੇਗਾ

ਹਾਂ with in seven days ਥੋਡੇ account ਵਿੱਚ refund ਹੋਜੇਗਾ amount ਓਰ ਤੁਸੀਂ ਉਸ ਨੂੰ check ਵੀ ਕਰ ਸਕਦੇ ਹੋ ਤੇ mam ਤੁਸੀਂ same ਸਾਡੀ ਹੀ site ਤੇ ਜਾ ਕਿ ਜਿਹੜਾ juicer ਵਾਲਾ mixer grinder ਹੈ ਉਸਨੂੰ search ਕਰੋ or ਤੁਸੀਂ order place ਕਰ ਸਕਦੇ ਹੋ ਉਹਦੇ ਵਾਸਤੇ ਨਵਾ order ਤੁਹਾਨੂੰ ਪਾਉਣਾ ਪਵੇਗਾ

ਤੁਸੀਂ mam ਤੁਹਾਨੂੰ ਇੱਕ ਛੋਟੀ ਜੀ ਹਰੋ request ਹੈਗੀ ਹੈ ਕੀ please ਤੁਸੀਂ ਇਹਦੇ ਕੋਈ ਵੀ tag ਵਗੇਰਾ ਜੋ ਇਹਦੇ ਵਿੱਚ paper ਨੇ ਉਹਨੂੰ ਨਾ ਸੁੱਟਣਾ ਉਹ ਸਭ ਕੁਛ ਤੁਸੀਂ ਇੱਕੋ ਉਹ ਚ pack ਕਰਕੇ please delivery boy ਨੂੰ ਵਾਪਿਸ ਕਰ ਦੇਣਾ ਠੀਕ ਹੈ mam ਠੀਕ ਹੈ ਮੈਂ ਸਭ ਬਸ਼ ਸਾਰਾ ਕੁਛ ਸੰਭਲਿਆ ਪਿਆ ਪੂਰੀ clips ਰੱਖੀ ਹੋਈਆਂ ਜੇ ਕਿਉਂਕੀ ਉਹ ਚੱਲਿਆ ਹੀ ਨਹੀ ਕਿਉਕੀ ਉਹਦਾ ਕੋਈ paper ਮੈਂ mistake ਨੀ ਆਉਣ ਦਿੱਤਾ ਤੇ ਕੱਲ ਮੈਨੂੰ ਕੱਲ ਕਰਕੇ delivery boy ਜਿਸ time ਵੀ ਆਇਗਾ ਤੇ ਮੈਂ ਉਹਨਾ ਨੂੰ ਪੂਰਾ pack ਕਰਕੇ ਤੇ ਮੈਂ ਉਹਨਾਂ ਨੂੰ ਫੜਾ ਦਵਾਂਗੀ ਤੇ ਤੁਸੀਂ ਮੇਰੀ ਅਮ exchange offer ਚ

ਸਾਨੂੰ ਜਿਹੜਾ ਚਾਹੀਦਾ ਨਾ juicer mixer grinder ਵਾਲਾ ਉਹ ਤੁਹਾਨੂੰ ਖੁਦ chose ਕਰਨਾ ਪਵੇਗਾ mam

same ਓਹੇ ਮਤਲਬ site ਤੇ ਜਾ ਕਿ ਤੁਸੀਂ ਖੁਦ chose ਕਰੋਗੇ ਉਹ ਤੁਹਾਡਾ ਨਾ fresh order ਦੀ ਥਾਂ count ਹੋ ਹੋਵੇਗਾ mam

ਇਹ mam ਤੁਹਾਡੀ mam ਮੈਂ request ਪਾ ਰਹੀ ਹਾਂ ਇਕ minute mam ਤੁਸੀਂ hold ਕਰਨਾ ਮੈਂ ਤੁਹਾਡੀ ਨਾ ਜਰਾ request ਪਾ ਦਵਾਂ return ਦੀ

mam seven days ਜਿਵੇਂ ਅੱਜ ਮੈਂ ਤੁਹਾਡੀ request ਪਾ ਰਹੀ ਹਾਂ

ਦੇ ਅੰਦਰ ਮੇਰੇ wallet ਚ ਪੈਸੇ ਆ ਜਾਣੇ

ਅਮ sorry ਨਵਾਂ ਮੈਂ order replace ਕਰਨਾ after seven days ਕਰਨਾ ਕਿ ਕੱਲ ਵੀ ਕਰ ਸਕਦੀ ਹਾਂ ਮੈਂ mam replace ਨੀ ਜਿਹੜਾ ਤੁਸੀਂ ਨਵਾ order ਪਾਉਣਾ ਹੈ ਨਾ

ਉਹ ਤੁਸੀਂ ਭਾਵੇਂ ਹੁਣ ਵੀ ਪਾ ਸਕਦੇ ਹੋ ਅੱਛਾ ਮਤਲਬ ਉਹ ਨੀ ਸਕਦੀ ਹਾਂ mam ਕਿਉਂਕੀ ਤੁਸੀਂ ਤੇ

account ਚ ਆ ਜਾਵੇਗੀ ਜਿਵੇਂ ਤੁਸੀਂ pay ਕੀਤਾ ਸੀ ਨਾ gift

use ਚੋਂ return ਹੋਜੇਗੀ

ਠੀਕ ਹੈ mam ਇੱਕ ਮਿੰਟ ਤੁਸੀਂ hold ਕਰੋ ਮੈਂ ਤੁਹਾਡੀ complaint raise ਕਰ ਦਵਾਂ

ਕਰਾਂਗੀ ਨਾ mam ਤੁਹਾਡੀ ਕੋਲ ਇੱਕ message ਅਜਾਵੇਗਾ complaint complete ਹੋਣ ਦਾ

wallet ਵਿੱਚ ਪੈਸੇ ਆਗੇ ਨੇ ਕਿਉਂਕੀ ਉਹ ਇੱਕ complaint number ਹੈ ਉਸ ਦੇ ਉੱਤੇ ਹੀ ਤੁਹਾਡੀ ਸਾਰੀ detail ਤੁਹਾਨੂੰ available ਹੋਜੇਗੀ ਠੀਕ ਹੈ mam ਮੈਨੂੰ ਇਹ raise ਕਰਕੇ ਮੈਨੂੰ ਮੇਰਾ complaint number ਮੈਨੂੰ ਤੁਸੀਂ ਦੇ ਦਿਓ

create ਕਰ ਰਹੀ ਹਾਂ automatically system generated ਤੁਹਾਡੇ ਕੋਲ message ਆ ਜੇਗਾ mam

ਅਮ mam ਮੈਂ ਤੁਹਾਡੀ complaint ਅਹ create ਕਰਤੀ ਹੈ or ਤੁਸੀਂ ਆਪਣਾ number check ਕਰੋ ਤੁਹਾਡੇ ਕੋਲ message ਵੀ ਆ ਗਿਆ ਹੋਊਗਾ

ਅਮ ਹਾਂਜੀ ਹਾਂਜੀ ਆਗਿਆ ਆਗਿਆ ਹਾਂ mam ਤੇ ਜਦੋਂ ਕੱਲ ਥੋਡੇ ਕੋਲ ਦੇਇਵੇਰੀ boy ਆਇਗਾ mam ਉਹ ਤੁਹਾਨੂੰ ਪਹਿਲੇ call ਕਰ ਲੇਗਾ ਅਗਰ ਤੁਸੀਂ available ਹੋਏ ਤੇ ਉਹ ਜਿਹੜਾ time ਥੋਨੂੰ ਸੂਟ ਕਰਦਾ mam ਕੀ ਮੈਂ ਜਾਂ ਸਕਦੀ ਹਾਂ actually ਚ ਥੋਨੂੰ ਕਿਹੜਾ time ਸੂਟ ਕਰਦਾ ਕੀ ਉਹ ਤੁਹਾਡੇ ਕੋਲ ਆ ਕੇ ਲੈਕੇ ਜਾਵੇ ਅਹ mam ਇੱਕ ਹਾਂ four o ਸਲੋਕ ਤੱਕ morning

morning nine ton four ਯਾ only four o clock after four o clock ਕਿਸੇ time ਵੀ ਆ ਸਕਦਾ